ਦੋ ਮਾਝੇ ਲੈ ਆਇਆ ਵੇ ਭਾਜੀ

ਕਹਿਂਦਾ ਤੁਸੀ ਕਹਿਣਾ ਅਹ ਕਹਿੰਦੀ ਕਹਿੰਦਾ ਦਿਕਸ਼ਾ ਨੇ ਕਹਿਣਾ ਮੈਨੂੰ ਨੀ ਲੈ ਕੇ ਆਇਆ ਭਾਜੀ ਆਪਣੀ ਘਰਵਾਲੀ ਨੂੰ ਲੈ ਕੇ ਆ ਗਿਆ। ਚੱਲ ਤੂੰ ਇਸੇ ਬਹਾਨੇ ਲੈਣ ਆਈ ਇਸੇ ਬਹਾਨੇ ਤੂੰ ਲੈ ਆਇਆ

ਮੈਂ ਕਿਹਾ ਆ ਕੇ ਦਿਕਸ਼ਾ ਇੱਦਾਂ ਕਹਿੰਦੀ ਸੀ ਹਮ ਮੈਂ ਕਿਹਾ ਚੱਲ ਕੋਈ ਨਾ ਮੈਂ ਕਿਹਾ ਇਹ ਵੀ ਦਿਨ ਨੇ ਤੇਰੇ

ਕਿੰਨੇ ਵਿਆਹ ਕੀਤੇ ਕਿੰਨੇ ਕਰਨਾ ਭੋਲੀ ਦਾ ਭੋਲੀ ਦਾ ਭੋਲੀ ਨੇ ਆਪੇ ਕਰਾਨਾ ਓਹਨੇ ਮਾਂ ਤਾ ਕਹਿੰਦੀ

ਬਸ ਉਹ ਤੋਂ ਵੀ ਨਿਕੇ ਉਹ ਤਾਂ ਜਿਸ ਦੀ ਉਹਦੇ ਵਿਚ ਰਹਿਣ ਦਈ ਤੀ ਮਾਹੌਲ ਚੋਂ ਉਸ ਹਿਸਾਬ ਨਾਲ ਇਹਨੂੰ ਵਧੀਆ ਜਾ ਮਿਲਣਾ ਚਾਹੀਦਾ ਤੁਹਾਨੂੰ ਪਤਾ ਬੰਦਾ ਪਤਾ ਕਿਦਾਂ ਰਹਿਣ ਸਹਿਣ

ਇਹਨੇ ਕਿਥੇ ਕਰਨਾ ਨਸ਼ਈ ਜੇ ਨਾਲ

ਫਿਰ ਕਹਿਣਾ mamma mamma ਉਹ ਐਦਾ ਉਹ ਐਦਾ

ਸਾਗਾ ਲਾਈਦਾ ਦੀ ਮੈਂ ਉਹਦੀਆਂ ਹੋਰ ਉਦਾ ਇਸ਼ੀ ਇਕ ਗੱਲ ਆ ਉਹ ਕਰਦੇ ਬਥੇਰਾ ਇਸਨੂੰ

ਹਾਂ ਉਹ ਸਗੇ ਆਏ ਵੀ ਵਿਆਹ ਵਿਚ ਵਿਆਹ ਵਿਚ video call ਕਰਾ ਕਹਿੰਦੀ ਮੰਮਾ

ਨੀ ਹਾਲੇ ਨੇ ਓ ਦੇਣਾ ਉਦਾ ਬੋਲ ਨਹੀਂ ਸਕਦੀ ਚੀਕਾਂ ਇਹਦੀਆਂ

ਗਏ ਈ ਨਾ ਦੇ ਵਿਆਹ ਨੂੰ

ਜਾ ਯਾਰ ਉਹਦਾ ਵਰਸ਼ਾ ਦੇ ਜੇਠ ਤੇ ਦੇਤੇ ਅੱਛਾ ਅੱਛਾ

ਉਥੇ ਥੀ ਉਹਦਾ ਘਰਵਾਲਾ ਵੀ ਨਸ਼ੇੜੀਏ ਜਾ ਈ ਏ

ਉਹ ਤਾਂ ਹੈ ਈ ਐ ਹਏ ਮੈਨੂੰ ਇਕ ਇਕ ਇਕ

ਹਏ ਨੀ ਇੱਥੇ ਸਾਰਿਆ ਨੇ ਤੇਰੇ ਵਿਆਹ ਨੂੰ ਆ ਜਾਣਾ ਓਹਨਾ ਚੂਆ ਖਾਣਿਆਂ ਨੇ

ਨਹੀਂ ਪੂਰਾ ਪਾਉਣਾ ਨੀ ਅੱਜ

ਇਹ ਦਾ ਵਿਆਹ palace ਵਿਚ ਕਹਿ ਕੇ ਨਾ ਉਧਰ ਦਾ ਉਧਰ ਤੋਰ ਦਈਏ ਤਦ

ਇਕ ਉਹ ਪਾੜੀਏ ਰੱਖਿਆ ਹੋਇਆ ਨੇ ਇਕ ਇਹ

ਜਮਾਦਾਰਾਂ ਦੀ ਬਰਾਤ ਲੰਗਣੀ same ਏ

ਹਏ ਇਹ ਤੇ ਜਮਾ ਈ ਜਲੂਸ ਈ ਆ

ਕੱਪੜੇ ਲੈ ਕੇ ਦੇਣੇ ਪੈਣੇ ਨਹੀਂ ਭਰਾਵੋ ਇਹ ਕੱਪੜੇ ਮੰਗਾਏ ਓ

ਆਹੋ

ਕੋਈ ਤਾ ਤਾ ਸ਼ਗਨ ਜੋਗੀ ਰਹਿਣ ਦਿਓ ਆਪਣੇ ਕੱਪੜੇ ਲੈ ਲੋ ਸਾਡੀ ਜਾਣ ਛੱਡੋ ਬਸ ਜਲੂਸ ਨਾ ਕੱਢਿਓ ਸਾਡਾ ਸਹੀ ਨੇ ਰਾਤ ਨੂੰ ਉਨ੍ਹਾਂ ਪਤਾ ਨੀ ਕਿਹੜੀ ਸਾੜੀ ਕੱਟ ਕੇ ਸੂਟ ਬਣਾ ਦੇਣਾ ਇਹ ਤਾਂ ਹੈ ਰਾਧਾ ਮਾਸੀ ਨੇ ਵੀ ਤੇ ਓਵੇ ਆ ਜਾਣਾ ਹੈ ਵਿਆਹ ਕੋਈ ਨੀ ਨੱਚਣਾ ਰੱਖ ਕੇ

ਰੁਕ ਜਾ ਰੁਕ ਜਾ